ਇਹ ਤੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਨਾ ਵੀ ਆਪਣਾ ਵੀ ਹਾਂ ਆਪਣੇ ਆਲੇ ਦੁਆਲੇ ਸਾਫ ਸੁਥਰੇ ਰੱਖੋ। ਹਾਂ ਮੈਂ ਆਪਣੇ ਨਾਨਕੇ ਗਈ ਸੀ ਨਾ, ਤੇ ਉਨ੍ਹਾਂ ਦੇ ਨਾ ਪਾਣੀ ਪਤਾ ਕਿੱਦਾਂ ਆਉਂਦਾ ਹੈ, ਪਾਣੀ ਵਿੱਚ ਰੇਤ ਨਿਕਲਦੀ ਹੈ ਤੇ ਉਹ ਉਹਨਾਂ ਨੇ ਫਿਰ ਉਹ ਮਤਲਬ ਸਾਣਨੀ ਜਿਹਾ ਪਹਿਲਾਂ ਕੱਪੜਾ ਲਾ ਕੇ ਨਾ ਪਾਣੀ ਉਹ ਕੱਢਦੇ ਨੇ, ਤੇ ਮੈਂ ਪੁੱਛਿਆ ਨਾਨੀ ਨੂੰ ਮੈਂ ਕਿਹਾ ਨਾਨੀ ਜੀ ਆਹ ਕੀ ਪਾਣੀ ਦਾ ਕੀ ਹਾਲ ਹੈ, ਕਹਿੰਦੇ ਕਹਿੰਦੇ ਪੁੱਤ ਪੁੱਛ ਨਾ ਵੀ ਪਾਣੀ ਵਿੱਚ ਲੋਕੀ ਕੂੜਾ ਕਰਕਟ ਸੁੱਟ ਜਾਂਦੇ ਨੇ ਆਹ ਪਾਣੀ ਹੁਣ ਸਰਕਾਰ ਕਦ ਤੱਕ ਕਿੰਨਾ ਸਾਫ਼ ਕਰਵਾ ਲਏਗੀ ਚੀਜ਼ਾਂ ਨੂੰ ਤੇ ਉਹ ਚੱਕਰ ਵਿੱਚ ਨਾ ਉਹ ਰੇਤ ਰੂਤ ਪਾਣੀ ਵਿੱਚ ਆਉਂਦੀ ਹੈ,

ਤੁਸੀਂ ਕਿਉਂ ਕੂੜਾ ਕਰਕਟ ਸੁੱਟਦੇ ਹੋ, ਕਿਉਂ ਨਹਿਰਾਂ ਨਦੀਆਂ ਵਿੱਚ ਤੁਸੀਂ ਇਹ ਗੰਦ ਪਾਉਂਦੇ ਹੋ ਇੰਨਾ, ਜਿੱਥੇ ਦੇਖੋ pollution ਹੀ pollution ਹੈ ਭਾਈ ਨਾ ਬੰਦਾ traffic ਵਿੱਚ ਕਿਤੇ ਖੜ ਸਕਦਾ ਹੈ, ਵੀ ਉੱਥੇ ਅਗਰ ਦੋ ਮਿੰਟ ਹਨਾ ਵੀ ਖੜ ਜਾਵੇ ਦੇਖ ਹਨਾ ਕਿ ਹੁੰਦਾ ਜਿਵੇਂ ਲਾਲ ਬੱਤੀ ਆਵੇ ਹਰੀ ਬੱਤੀ ਆਉਂਦੀ ਹੈ ਬੰਦਾ ਖੜਦਾ ਰੁਕਦਾ ਹੈ ਉੱਥੇ ਖੜ ਜਾ, ਮੈਂ ਕਹਿ ਰਹੀ ਸਾਹ ਲੈਣਾ ਇੰਨਾ ਔਖਾ ਹੋ ਜਾਂਦਾ ਬੰਦੇ ਨੂੰ ਕਿ ਬੰਦਾ ਇੰਨਾ ਗੱਡੀਆਂ ਵੀ ਇਹ ਨੀ ਵੀ ਤੁਸੀਂ ਥੋੜ੍ਹਾ ਇੰਜਣ off ਕਰ ਦੇਵੋ ਧੂੰਆ ਘੱਟ ਹੋਵੇ। ਇੰਨਾ pollution ਮੈਂ ਕਹਿ ਰਹੀ ਉਹਦਾ ਗੱਡੀਆਂ ਦਾ ਧੂੰਆ ਨਿਕਲਦਾ ਹੈ ਇੰਨਾ ਮੈਂ ਕਹਿ ਰਹੀ, ਬੰਦਾ ਬਾਹਰ ਜਾਣਾ ਹੀ ਮੁਸ਼ਕਲ ਹੋ ਗਿਆ ਹੁਣ ਤਾਂ, ਹਾਂ ਸਰਕਾਰ ਤਾਂ ਲਾਉਂਦੀ ਸੀ ਕਿ ਵੀ ਚਲੋ ਹਰ ਥਾਂ ਤੇ ਵੀ ਪੇੜ ਲਗਾਓ ਵੀ ਪੌਦਾ ਲਾਓਗੇ, ਬੂਟਾ ਲਾਓਗੇ ਪੇੜ ਬਣੇਗਾ ਵੀ ਆਕਸੀਜਨ ਮਿਲੇਗੀ ਸਭ ਨੂੰ, ਪਰ ਲੋਕਾਂ ਨੇ ਕੀ ਸਾਰੇ ਪੇੜ ਪੌਦੇ ਕੱਟ ਕੇ ਪਰਾਂ ਮਾਰੇ ਪਏ ਨੇ, ਆਪਣੇ ਆਪਣੇ buildings ਬਣਾਉਂਦੇ ਪਏ ਆ, ਆਪਣੀਆਂ ਆਪਣੀਆਂ ਦੁਕਾਨਾਂ ਪਾਉਂਦੇ ਆ, ਉਹਨਾਂ ਨੂੰ ਹੈਗਾ ਚਾਅ ਮਕਾਨ ਪਾਉਣ ਦਾ ਵੀ ਜਦ ਦੇਖੋ ਪੌਦੇ ਨੀ ਰਹਿਣਗੇ ਪੇੜ ਨੀ ਰਹਿਣਗੇ ਆਕਸੀਜਨ ਤੁਹਾਨੂੰ ਮਿਲੇਗੀ ਤੇ ਤੁਸੀਂ ਕਿੱਥੋਂ ਬਚੋਗੇ, ਕਿੰਨੇ ਸਾਲ ਤੱਕ ਜੀਅ ਲਓਗੇ, ਇੰਨਾ pollution ਹੋਇਆ ਵੀ ਬੰਦਾ ਮੈਨੂੰ ਤੇ ਨੀ ਲੱਗਦਾ ਵੀ ਕੋਈ ਇਹ, ਹੁਣ ਤਾਂ ਮੈਨੂੰ ਇਉਂ ਲੱਗਦਾ ਕਿ ਬੰਦਾ ਚਾਲੀ ਸਾਲ ਤੋਂ ਪਹਿਲੇ ਹੀ ਬੰਦੇ ਦੇ ਹੋ ਜਾਣਾ ਕੰਮ।

ਕੋਈ ਸੌ ਸੋ, ਸੱਠ ਸੱਠ, ਅੱਸੀ ਅੱਸੀ ਸਾਲ ਤੱਕ ਐਵੇਂ ਜਿਉਂਦਾ ਸੀ ਕਿਉਂ ਕਿਉਂਕਿ ਉਦੋਂ pollution ਨਹੀਂ ਸੀ, ਪਹਿਲਾਂ ਦਾ time ਸਹੀ ਸੀ ਵੀ ਪਹਿਲਾਂ ਵੀ ਚੱਲ ਸਾਇਕਲਾਂ ਸੂਕਲਾਂ ਤੇ ਜਾਂਦੇ ਸੀ, ਨਾਲੇ ਆਪਣਾ ਸਰੀਰ ਵੀ fit ਰਹਿੰਦਾ ਸੀ ਹੁਣ ਤਾਂ ਚੰਗਾ ਗੱਡੀਆਂ ਨਵੀਆਂ ਤੋਂ ਨਵੀਆਂ ਗੱਡੀਆਂ ਲੈ ਲਓ, ਸਕੂਟਰੀਆਂ ਲੈ ਲਓ, ਹਰ ਨਵੀਂ ਤੋਂ ਨਵੀਂ ਚੀਜ਼ ਇਹੋ ਜਿਹੀ ਚੀਜ਼ਾਂ ਆਈਆਂ ਨੇ ਵੀ ਬੰਦੇ ਦੀ ਉਮਰ ਤਾਂ ਘੱਟ ਗਈ ਹੈ, ਆਹ ਚੀਜ਼ਾਂ ਜ਼ਿਆਦਾ ਵੱਧ ਗਈਆਂ ਨੇ। ਪੰਜਾਬ ਦੇ ਵਿੱਚ ਵੀ ਇਹ ਹੈ ਨਾ ਕਿ ਸ਼ਹਿਰਾਂ ਦੇ ਵਿੱਚ ਬਹੁਤ ਹੀ ਮਾੜਾ ਹਾਲ ਹੈ ਹਾਲੇ ਇਹ ਹੈ ਕਿ ਚਲੋ ਪਿੰਡਾਂ ਦੇ ਵਿੱਚ ਖੇਤ ਖੂਤ ਨੇ, ਖੁੱਲੇ ਬਾਗ਼ ਨੇ, ਇਹ ਘਰ ਘੁਰ ਵੀ ਵਧੀਆ ਨੇ ਮਤਲਬ ਖੁੱਲਾ area ਨਾ, ਤੇ ਉੱਥੇ ਤਾਜ਼ੀ ਹਵਾ ਆਉਂਦੀ ਜਾਂਦੀ ਰਹਿੰਦੀ ਹੈ, ਸ਼ਹਿਰਾਂ ਵਿੱਚ ਤੇ ਲੋਕਾਂ ਨੇ factories ਪਾਈ ਪਈਆਂ ਨੇ ਹੈਂ ਤੇ ਇੰਨਾ ਮਤਲਬ ਜ਼ਿਆਦਾਤਰ ਉੱਥੇ ਪਿੰਡਾਂ ਦੇ ਲੋਕ ਤੇ ਹੁੰਦਾ ਕਿ ਉਹ ਜ਼ਿਆਦਾ, ਮਤਲਬ ਮਸ਼ੀਨਾਂ ਦੇ ਉੱਤੇ ਨੀ ਹੈਗੇ, ਵੀ depend ਰੱਖਦੇ ਆਪਣੇ ਆਪ ਨੂੰ, ਉਹ ਆਪਣੇ ਆਪ ਆਪਣਾ ਕੰਮ ਕਰਦੇ ਨੇ, ਤੇ ਇਹ ਜੋ ਸ਼ਹਿਰਾਂ ਵਾਲੇ ਹੁੰਦੇ ਨੇ, ਇਹ ਵੀ ਗੱਡੀਆਂ ਚਲਾ ਲਓ, ਇਹ ਕਰ ਲਓ ਵੋਹ ਕਰ ਲਓ, ਮਹਿੰਗੀ ਮਹਿੰਗੀ ਲੈ ਲਓ, ਤੁਸੀਂ ਮਹਿੰਗੀ ਗੱਡੀ ਲਏ ਤੁਹਾਡਾ ਕੀ ਫ਼ਾਇਦਾ ਵੀ ਜੇਕਰ ਮਤਲਬ ਤੁਸੀਂ ਬਚੋਗੇ ਨਹੀਂ ਆਉਣ ਵਾਲੇ time ਵਿੱਚ

ਉਹੀ ਤਾਂ ਵੀ ਦੇਖ ਵੀ ਸਰਕਾਰਾਂ ਨੂੰ ਰੋਕ ਲਾਉਣਾ ਚਾਹੀਦਾ factories ਉੱਤੇ ਕਿਉਂਕਿ factories ਦਾ ਧੂੰਆ ਤਾਂ ਅੱਧਾ ਤਾਂ ਇੱਥੇ ਹੀ ਮਤਲਬ, ਦਿਮਾਗ ਦੀ ਮਤਲਬ ਜੋ ਇਹ ਦਿਮਾਗ ਦੀ ਬਿਮਾਰੀਆਂ ਨੇ, ਪਹਿਲਾਂ ਕੀ ਹੁੰਦਾ ਸੀ ਬੰਦੇ ਨੂੰ ਸਰਦੀ ਜੁਕਾਮ ਜਾਂ ਸਿਰ ਦਰਦ ਬਸ ਅੱਜ ਕੱਲ੍ਹ ਤਾਂ ਨਵੀਂਆਂ ਤੋਂ ਨਵੀਂਆਂ ਬਿਮਾਰੀਆਂ ਚੱਲ ਪਈਆਂ, ਅੱਜ hospital ਜਾ ਕੇ ਦੇਖੋ ਇੰਨੀ ਬਿਮਾਰੀਆਂ ਇੰਨੇ ਮਰੀਜ਼ ਭਰੇ ਪਏ ਨੇ ਪਹਿਲਾਂ ਤਾਂ ਕੁਛ ਵੀ ਨੀ ਹੁੰਦਾ ਸੀ, ਆਹ ਵੈਂਦਾ ਕੋਲ ਚਲੇ ਜਾਓ ਮਾੜਾ ਕੁ ਉਹਨਾਂ ਨੇ ਕਰ ਦੇਣਾ, ਨਹੀਂ ਤਾਂ ਆਪਣੇ ਘਰ ਦੇ ਇਲਾਜ਼ ਕਰ ਲਓ, ਉਸ ਨਾਲ ਬੰਦਾ ਠੀਕ ਹੋ ਜਾਂਦਾ ਸੀ ਪਰ ਜਦ ਦਾ ਇਹ pollution ਹੀ ਇੰਨਾ ਫੈਲਿਆ ਹੈ ਨਾ, ਵੀ ਉਸ ਤੋਂ ਬਾਅਦ ਤਾਂ ਵੀ ਬੰਦੇ ਦੀ ਬਿਮਾਰੀਆਂ, ਛੱਤੀ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਗਈਆਂ, ਜੋ ਬਿਮਾਰੀਆਂ ਦਾ ਨਾਮ ਬੰਦੇ ਨੇ ਕਦੇ ਸੁਣਿਆ ਵੀ ਨਾ ਹੋਵੇ, ਜਿੰਨ ਜਿੱਥੇ ਦੇਖੋ ਮਤਲਬ ਜਿਹੜਾ hospital ਦੇਖੋ private ਕੀ ਸਰਕਾਰੀ ਕੀ ਸਾਰੇ hospitals ਵਿੱਚ ਇਹੀ ਹੈ ਬਿਮਾਰੀਆਂ, ਹਰ ਮਰੀਜ਼ ਕਦੇ ਕੁਛ ਵੱਡੇ ਬੰਦੇ ਨੂੰ ਛੱਡੋ ਛੋਟੇ ਛੋਟੇ ਦਸ ਸਾਲ ਦੇ ਬੱਚੇ ਤੱਕ ਨੂੰ ਬਿਮਾਰੀ ਹੋ ਰਹੀ ਹੈ, ਹੈਂ ਨਹੀਂ ਤਾਂ ਪਹਿਲਾਂ ਦੇ ਜ਼ਮਾਨੇ ਵਿੱਚ ਇੱਕ ਅੱਧੇ ਬੰਦੇ ਨੂੰ ਬਿਮਾਰੀ ਹੁੰਦੀ ਸੀ, ਉਹ ਵੀ ਬਹੁਤ ਜ਼ਿਆਦਾ ਉਮਰ ਵਾਲੇ ਵਿਅਕਤੀ ਨੂੰ ਹੁੰਦੀ ਸੀ, ਜੋ ਬਜ਼ੁਰਗ ਬੰਦਾ ਹੁੰਦਾ ਸੀ ਅੱਜ ਕੱਲ੍ਹ ਤੇ ਨਿੱਕੇ ਨਿੱਕਿਆਂ ਛੋਟੇ ਛੋਟੇ ਜਿਹੇ ਬੱਚਿਆਂ ਨੂੰ ਹੀ ਇੰਨੀ ਬਿਮਾਰੀ ਲੱਗ ਗਈਆਂ ਨੇ, ਜਿਹਨਾਂ ਦਾ ਨਾਮ ਕਦੇ ਸੁਣਿਆ ਵੀ ਨਾ ਹੋਵੇ ਕਿੰਨੀ ਕਿੰਨੀਆਂ ਕਾਹਦੇ ਕਰਕੇ Pollution ਕਰਕੇ, ਹੁਣ ਸਰਕਾਰ ਕਹਿ ਤੇ ਦਿੰਦੀ ਹੈ ਵੀ ਨਹੀਂ ਆਪਣੇ ਅੱਗੇ ਪੇੜ ਪੂੜ ਲਗਾਓ, ਆਪਣੇ ਘਰ ਸਭ ਦੇ ਘਰ ਦੇਖੋ ਪੇੜ ਲੱਗਣੇ ਚਾਹੀਦੇ ਨੇ pollution ਘੱਟ ਹੋਣਾ ਚਾਹੀਦਾ ਨੇ, ਸਰਕਾਰ ਤਾਂ ਕਹਿ ਤਾਂ ਜਾਂਦੀ ਹੈ, ਪਰ ਲੋਕ ਉਸ ਗੱਲ ਤੇ ਅਮਲ ਕਰਦੇ ਹੀ ਨਹੀਂ, ਹੈਂ ਤੇ ਉਹਨੇ ਸੈ~ ਮਤਲਬ ਇਹ ਮਤਲਬ ਹੈਗਾ ਕਿ ਵੀ ਲੋਕਾਂ ਨੂੰ ਅਮਲ ਕਰਨਾ ਚਾਹੀਦਾ ਸਰਕਾਰਾਂ ਦੀਆਂ ਗੱਲਾਂ ਤੇ, ਸਰਕਾਰਾਂ ਦਾ ਕੀ ਹੈ, ਨਹੀਂ ਕਰੋਂਗੇ ਤੁਸੀਂ ਉਹਨਾਂ ਨੇ fine ਲਾ ਦੇਣੇ ਹੈਂ, ਉਹਨਾਂ ਨੂੰ ਤੇ ਫ਼ਾਇਦਾ ਹੀ ਹੈ, ਉਹਨਾਂ ਦੇ ਪੈਸੇ ਆਉਣਗੇ ਜੇਬ ਵਿੱਚ ਭਰੇ ਜਾਣਗੇ, ਇਹ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਵੀ ਤੁਹਾਡੇ ਲਈ ਫ਼ਾਇਦੇ ਲਈ ਕੁਛ ਕਹਿ ਰਹੇ ਨੇ, ਮੰਨ ਲਓ ਗੱਲ ਨੂੰ ਨਾ ਜੀ ਵੀ ਘੱਟ ਕਰੋ ਤੁਸੀਂ ਇਸਤੇਮਾਲ ਇਹ ਚੀਜ਼ਾਂ ਦਾ ਵੀ ਜਿਸ ਨਾਲ ਜੋ ਪ੍ਰਦੂਸ਼ਣ ਨਾ ਫੈਲੇ, ਹੁਣ ਦੇਖ ਲੈ ਦਿਨ ਤਿਉਹਾਰ ਤੇ ਕੁਛ ਹੋਵੇ, ਪਟਾਖੇ ਚਲਾਉਣ ਦੇ ਦਓ DJ ਲਾਉਣ ਦੇ ਦਓ, ਕਿੰਨਾ pollution ਇਸ ਨਾਲ ਫੈਲਦਾ ਹੈਗਾ ਹੈ, ਕੋਈ ਵੀ ਮਤਲਬ ਕੋਈ ਵੀ ਮਤਲਬ ਉਹੀ ਮੈਂ ਤੇ ਇਹ ਕਹਿ ਰਹੀ ਕੋਈ ਵੀ ਲਾ ਲੈੈ ਵੀ ਇੰਨਾ pollution ਫੈਲ ਗਿਆ ਨਾ ਕਿ ਵੀ ਆਉਣ ਵਾਲੀ ਪੀੜ੍ਹੀ ਨੂੰ ਮੈਂ ਤੇ ਕਹਿ ਰਹੀ ਹਾਂ ਵੀ ਥਾਂ ਵੀ ਨੀ ਮਿਲਣੀ ਹੈ। ਹਾਂ ਹਾਂ ਬਿਲਕੁਲ, ਵੀ ਸਰਕਾਰ ਵੀ ਕੀ ਕਰੇ, ਹੁਣ ਸਰਕਾਰ ਇਕੱਲੇ ਇਕੱਲੇ ਬੰਦੇ ਦੇ ਘਰ ਜਾ ਕੇ ਤੇ ਕਹਿ ਨੀ ਸਕਦੀ ਹੈ ਵੀ ਤੁਸੀਂ ਇਹ pollution ਨਾ ਫੈਲਾਓ ਵੀ ਤੁਸੀਂ ਗੰਦ ਨਾ ਪਾਓ ਤੁਹਾਡਾ ਦੇਸ ਤੁਹਾਡਾ ਖੁੱਦ ਦਾ ਘਰ ਹੀ ਹੈ,

ਵੀ ਤੁਸੀਂ ਦੇਖ ਲਓ ਵੀ ਆਪਣਾ ਘਰ ਵਾਂਗ ਸਮਝੋ, ਥੋੜ੍ਹੀ ਸਫ਼ਾਈ ਰੱਖੋਗੇ pollution ਨਹੀਂ ਹੋਏਗਾ ਅਗਲੇ ਅਹ ਮਤ~ ਸਰਕਾਰ ਨੇ ਲਾਏ ਸੀ plastic bags ਦੇ ਉੱਤੇ ban ਲੋਕੀ ਹਾਲੇ ਵੀ ਇਸਤੇਮਾਲ ਕਰਦੇ ਪਏ ਨੇ, ਕਿਉਂਕਿ ਉਹ ban ਉਹ ਮਤਲਬ ਉਹ Bag ਗਲ਼ਦੇ ਨੀ ਜ਼ਲਦੀ, ਹੁਣ ਉਹ bag ਅਗਰ ਗਲਣਗੇ ਨੀ, ਪਾਣੀ ਵਿੱਚ ਉਹ ਇਕੱਠੇ ਰਹਿਣਗੇ ਤੇ ਉਸ ਨਾਲ pollution ਹੀ ਫੈਲੇਗਾ ਨਾ, ਉਸਦੇ ਜੋ bag ਜੋ ਅੱਗੇ germs ਨੇ ਤੁਸੀਂ ਜੋ ਇਸ ਖਾਣ ਜੋ ਖਾਣਾ ਉਸ ਵਿੱਚ ਲੈ ਕੇ ਆ ਰਹੇ ਹੋ pack ਕਰਵਾ ਕੇ, ਉਸ ਖਾਣੇ ਵਿੱਚ ਲੱਗ ਗਏ ਨੇ, ਤੁਸੀਂ ਖਾਓਂਗੇ ਤੇ ਤੁਹਾਡੇ ਅੰਦਰ bacteria ਜਾਣਗੇ ਹੀ ਨਾ, ਫਿਰ ਤਾਂ ਤੁਸੀਂ ਬਿਮਾਰ ਹੀ ਹੋਵੋਂਗੇ। ਹਾਂ ਉਹੀ ਤੇ ਦੇਖ ਲਾ ਜੇ ਦਿੱਲੀ ਵਿੱਚ ਹੀ ਇੰਨਾ ਹੈਗਾ, ਦਿੱਲੀ ਤਾਂ ਆਪਣੀ ਇੰਡੀਆ ਦੀ ਰਾਜਧਾਨੀ ਹੈ ਤੇ ਉਸ ਵਿੱਚ ਇੰਨਾ ਇੱਥੇ ਇੰਨਾ pollution ਹੈ ਤੇ ਬਾਕੀ ਕਿਤੇ ਜਾ ਹੋਏਗਾ ਨੀ ਦੇਖ ਲੈ ਇਸ ਇਸ ਗੱਲ ਤੈਨੂੰ ਮੈਂ ਸਹੀ ਗੱਲ ਦੱਸਾਂ foreign country ਠੀਕ ਹੈ, ਉੱਥੇ pollution ਨਹੀਂ ਹੈ ਜ਼ਿਆਦਾ pollution ਕਰੋ ਨਾ fine ਲੱਗਦਾ, ਲੋਕਾਂ ਨੂੰ ਡਰ ਤਾਂ ਹੈਗਾ ਹੈ ਕਿ ਵੀ ਹਾਏ ਵੀ ਗੰਦ ਨੀ ਪਾਉਣਾ, ਸਾਫ਼ ਸਫ਼ਾਈ ਰੱਖਣੀ ਹੈ ਤਾਂ ਕਿ pollution ਨਾ ਹੋਵੇ ਜੇ ਕੋਈ pollution ਹੋਏਗਾ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ fine ਭਰਨਾ ਪਏਗਾ, ਇਸ ਗੱਲ ਤੇ ਮੈਨੂੰ ਵੀ Foreign country ਅੱਛੀ ਲੱਗਦੀ ਕਿ ਸਾਫ਼ ਸੁਥਰਾ area ਹੈ, ਸਾਰੇ ਉੱਥੇ ਲੋਕੀ ਵੀ ਸਾਫ਼ ਸਫ਼ਾਈ ਰੱਖਦੇ ਨੇ। ਤੇ ਉਹੀ ਤਾਂ ਮੈਂ ਕਹਿ ਰਹੀ ਸਰਕਾਰ ਵੀ ਇਕੱਲੀ ਕੀ ਕਰੇ, ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਨਾ ਲੋਕਾਂ ਨੂੰ ਇਹ ਆ ਚਲੋ fine ਭਰ ਦਓ ਠੀਕ ਹੈ, ਇਹ ਆ ਨਾ ਵੀ ਜਦ ਤੱਕ ਇਹਨਾਂ ਤੇ ਡੰਡਾ ਨਹੀਂ ਚੜੇਗਾ ਤਦ ਤੱਕ ਇਹ ਸੁਧਰਨਗੇ ਨੀ ਇੱਕ ਤਾਂ ਹੈ ਨਾ ਬੰਦਾ ਨੂੰ ਮੈਂ ਊਂ ਵੀ ਸਾਫ਼ ਜਿਹੀ ਗੱਲ ਹੈ ਐਵੇਂ ਜੇ ਬਾਹਰ ਜਾਂਦੀ ਵੀ ਹਾਂ ਬੇਸ਼ਕ ਕੁਛ ਖਾਇਆ ਪੀਇਆ, ਮੈਂ ਰੱਖ ਲੈਂਦੀ ਆਪਣੀ ਕਾਰ ਦੇ ਵਿੱਚ, ਬਾਅਦ ਵਿੱਚ ਮੈਂ ਗੱਡੀ ਮੈਂ ਤਾਂ ਗੱਡੀ ਦਾ ਇਸਤੇਮਾਲ ਵੀ ਘੱਟ ਹੀ ਕਰਦੀ ਹਾਂ ਮੈਂ ਜਿੰਨਾ ਹੋ ਸਕੇ ਵੀ ਮੈਂ ਗੱਡੀ ਦਾ ਨਾ ਹੀ ਕਰਾਂ ਕਿਉਂਕਿ pollution ਨਹੀਂ ਕਰਨਾ, ਮੈਂ ਆਪਣੇ ਵੱਲੋਂ ਤੇ ਇਉਂ ਰੱਖਦੀ ਕਿ pollution ਰਹਿਤ ਰਹਾਂ, ਫਿਰ ਮੈਂ ਕੋਈ ਖਾਣ ਬਣਾਉਣ ਦੀ ਕੋਈ ਚੀਜ਼ ਮੈਂ ਬਾਹਰ ਕਦੇ ਨੀ ਸੁੱਟਦੀ ਉਹ ਸੁੱਟ ਕੇ ਘਰੇ ਲੈ ਕੇ dustbin ਵਿੱਚ ਸੁੱਟ ਦੇਵਾਂਗੀ, ਪਰ ਮੈਂ ਬਾਹਰ ਨੀ ਸੁੱਟਦੀ ਕਿ ਦੇਸ ਆਪਣਾ ਘਰ ਹੀ ਹੈ, ਸਾਫ਼ ਸਫ਼ਾਈ ਰੱਖਣੀ ਹੈ ਇਸਦੀ ਵੀ pollution ਕਿਉਂ ਪੈਂਦਾ ਕਰਨਾ, ਜੇ ਅਸੀਂ ਸਹੀ ਰਹਾਂਗੇ ਅਗਰ ਅਸੀਂ ਸਹੀ ਕਰਾਂਗੇ ਤੇ ਬਾਕੀਆਂ ਨੂੰ ਵੀ ਜਾਗਰੂਕ ਕਰਾਂਗੇ ਕਿ ਵੀ pollution ਨਾ ਫੈਲਾਓ। ਉਹੀ ਤਾਂ ਹਰ ਚੀਜ਼ ਵਿੱਚ ਇੰਨਾ pollution ਫੈਲਿਆ ਪਿਆ ਕਿ ਬੰਦਾ ਬਿਮਾਰ ਹੀ ਹੈ ਵੀ hospital ਜਿੰਨੇ ਮਰਜ਼ੀ ਦੇਖ ਲਓ ਭਰੇ ਪਏ ਨੇ ਬਿਮਾਰੀਆਂ ਤੋਂ ਵੀ ਕੀ ਕਹਿ ਸਕਦੇ ਹਾਂ ਹੁਣ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਸਮਝਾ ਤਾਂ ਸਕਦੇ ਨੀ ਹੈ, ਲੋਕੀ ਮਤਲਬ ਵੀ ਇਹੋ ਜਿਹੇ ਨੇ ਢੀਠ ਬਣ ਗਏ ਨੇ ਕਿ ਕੁਛ ਵੀ ਕਹਿ ਲਓ ਉਹਨਾਂ ਨੂੰ ਕਿੰਨੇ ਕਿੰਨੇ ਲੋਕੀ ਮਤਲਬ ਆਉਂਦੇ ਨੇ ਸਮਝਾਉਂਦੇ ਨੇ, ਕਿੰਨੀ ਸੰਸਥਾਵਾਂ ਆਉਂਦੀਆਂ ਕਿ pollution ਨਾ ਫੈਲਾਓ ਪੇੜ ਪੌਦੇ ਲਾਓ, ਵੀ ਜਿੰਨਾ ਹੋ ਸਕੇ ਘੱਟ ਇਸਤੇਮਾਲ ਕਰੋ ਚੀਜ਼ਾਂ ਦਾ ਗੱਡੀਆਂ ਗੁੱਡੀਆਂ ਦਾ, ਵੀ ਮੈਂ ਤੇ ਕਹਿੰਦੀ ਸਰਕਾਰਾਂ ਨੂੰ ਨਾ factories ਤੇ ਨਾ ban ਲਾ ਦੇਣਾ ਚਾਹੀਦਾ ਵੀ factories ਦਾ ਇਸਤੇਮਾਲ ਜ਼ਿਆਦਾ ਨਾ ਹੋਵੇ, ਤਾਂ ਕਿ ਵੀ pollution ਘੱਟ ਫੈਲੇ, ਸਭ ਤੋਂ ਜ਼ਿਆਦਾ ਤਾਂ factories ਤੋਂ ਹੀ ਫੈਲਦਾ ਹੈ pollution

ਹੋਇਆ ਲੋਕ ਲੋਕਾਂ ਨੂੰ ਸਾਰਾ ਦਿਨ ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋਕ ਨਾਚ ਕਿੱਕਲੀ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 ਲੋਕ ਨਾਚ ਹੈ, ਪ੍ਰਕਿਰ~ ਪ੍ਰਕਿਰਤਿਕ ਪੱਖੋਂ ਦੂਜੇ ਲੋਕ ਨਾਚ ਲੋਕ ਨਾਚ ਦੇ ਅਰੰਭਿਕ ਜਾਂ ਅੰਤਿਮ ਚਰਨ ਦੇ ਪੜਾਵਾਂ 'ਤੇ ਵੀ ਪੇਸ਼ ਕਰ ਲੈਂਦੀ ਲੈਂਦੇ ਹਨ ਲੈਂਦੇ ਹਨ, ਪਰੰਤੂ ਇਹ ਬਾਲੜੀ ਬਾਲੜੀਆਂ ਦਾ ਹੀ ਸੁਤੰਤਰ ਲੋਕ ਨਾਚ ਲੋਕ ਨਾਚ ਹੈ, ਇਸ ਨੂੰ ਖੇਡ ਵੀ ਨਹੀਂ ਮੰਨਣਾ ਚਾਹੀਦਾ, ਕਿੱਕਲੀ ਜਾਂ ਕਿਕ~ ਕਿਰ ਕਲੀ ਤੋਂ ਭਾਵ ਖ਼ੁਸ਼ੀ ਅਤੇ ਚਾਅ ਭਰਪੂਰ ਅਵਾਜ਼ ਹੈ। ਭਰਪੂਰ ਆਵਾਜ਼ ਹੈ, ਕਿਸੇ ਖ਼ੁਸ਼ੀ ਕਿਸੇ ਖ਼ਸ਼ੀ ਦੇ ਮੌਕੇ ਅਮ ਦੋ ਜਾਂ ਦੋ ਤੋਂ ਵੱਧ ਦੇ ਸਮੂਹ ਦੋ ਜਾਂ ਦੋ ਤੋਂ ਸਮੂਹ ਪਰਿਵਾਰ ਕਿੱਕਲੀ ਤੋਂ ਭਾਵ ਨਰਸਰੀ ਹੈ, ਨਿੱਕੀ ਨਿੱਕੀ ਨਿੱਕੀ ਕੁੜੀਆਂ ਆਪਣੇ ਮਨ-ਪਰਚਾਵੇ ਲਈ, ਕਿਸੇ ਖ਼ੁਸ਼ੀ ਦੇ ਮੌਕੇ ਦੇ ਮੌਕੇ ਦੋ ਜਾਂ ਦੋ ਤੋਂ ਵੱਧ ਦੇ ਸਮੂਹ ਸਮੂਹ ਦੇ ਵਿੱਚ ਕਿਸੇ ਵਿਹੜੇ ਚੇਤ, ਚੁਰਸਤੇ ਚੁਰਸਤੇ ਜਾਂ ਕਿਸੇ ਹੋਰ ਥਾਂ ਤੇ ਜਾ ਕੇ ਮੱਥਾ ਟੇਕਦੀਆਂ ਹਨ। ਇਸ ਕਰਕੇ ਤੀਆਂ ਮਨਾਈਆਂ ਜਾਂਦੀਆਂ ਹਨ, ਨਿੱਕੇ ਨਿੱਕੇ ਲੋਕ ਗੀਤ ਦੇ ਨਾਲ ਨਾਲ ਨੱ~ ਨੱਚ ਲੈਂਦੀਆਂ ਹਨ ਪ੍ਰਚਲਿਤ ਲੋਕ ਲੋਕ ਗੀਤ ਦੇ ਬੋਲ ਹਨ ਕਿੱਕਲੀ ਕਿ~ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਭਰਜਾਈ ਦਾ ਫਿੱਟੇ ਮੂੰਹ ਜਵਾਈ ਦਾ ਇਸੇ ਇਸੇ ਪ੍ਰਕਾਰ ਇਹ ਕੁੜੀਆਂ ਕਿਸੇ ਵੀ

ਤੇ ਇਹ, ਤੇ ਇਹ ਤੇ ਦੂਜੀ ਕੁੜੀ ਕਰਦੀ ਹੈ, ਇਸ ਮੁਦਰਾ ਵਿੱਚ ਦੋਂਹਾਂ ਕੁੜੀਆਂ ਦੀਆਂ ਦੋਹਾਂ ਬਾਂਹਾਂ ਦੀ ਸੰਗਲੀ ਜਿਹੜੀ ਅੱਠ ਅੱਠ ਅੱਠ ਅੱਠ ਦੇ ਹਿ~ ਹਿੱਸੇ ਵਰਗੀ ਬਣ ਬਣ ਜਾਂਦੀ ਹੈ ਤੇ ਇਹ ਕਾਨੂੰਨੀ ਜ਼ੁਲਮ ਹੈ, ਤੇ ਉਹ ਇਸ ਵਿੱਚ ਦੋਹਾਂ ਕੁੜੀਆਂ ਦੀਆਂ ਦੋਹਾਂ ਬਾਹਾਂ ਦੀ ਸੰਗਲੀ ਜਿਹੜੇ ਹੱਥ ਦੇ ਹਿੱਸਾ ਵਰਗੀਆਂ ਜਾਣ ਜਾਂਦੀਆਂ ਹਨ, ਬਾਹਾਂ ਨੂੰ ਉਸ ਸਥਿੱਤੀ ਵਿੱਚ ਕਰਨ ਪਹੁੰਚਾਉਣ ਤੇ ਕੁੜੀਆਂ ਆਪਣੇ ਪੈਰਾਂ ਦਾ ਭਾਰ ਖੱਬੇ ਤੇ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

ਸੰਗਲੀ ਜਿਹਾ 'ਤੇ ਰੱਖਿਆ ਜਾਂਦਾ ਹੈ ਤੇ ਕਿੱਕਲੀਆਂ ਸੰਬੰਧੀ ਲੋਕਾਂ ਗੀਤਾਂ ਦੇ ਬੋਲਣ ਦਾ ਉਚਾਰ ਕੀਤਾ ਜਾਂਦਾ ਹੈ। ਅਜਿਹੇ ਕੁੱਝ ਲੋਕਾਂ ਗੀਤਾਂ ਵਿੱਚ ਇੱਧਰ ਉੱਧਰ ਗੀਤ ਦੀ ਮੁਤਾਬਕ ਇੱਕ ਇੱ~ ਇੱਕ ਇੱਕ ਹੱਥ ਛੱਡ ਕੇ ਮੁਦਰਾ ਸਿਰਜਣ ਹਿਤ ਦੀ ਉ~ ਜਾਂਦੀਆਂ ਹਨ, ਕੁੜੀਆਂ ਦੇ ਇਹ ਲੋਕ ਗੀਤ ਮਾਂ, ਭਰਾ, ਪਿਤਾ ਦੇ ਅਮੁੱਕ ਪਿਆਰ ਦੇ ਸੰਕੇਤ ਹੁੰਦੇ ਹਨ, ਸੰਕੇਤ ਹੁੰਦੇ ਹਨ ਅਤੇ

ਕਰਨ ਵਾਲੇ ਹੁੰਦੇ ਹਨ, ਅਜਿਹੇ ਕੁੱਝ ਉਦਾਹਰਨਾਂ ਹਨ ਇਸ ਤਰ੍ਹਾਂ ਜੇ ਤੇਜ਼ ਤਾਰ ਘੁੰਮਦੀ ਕੁੜੀਆਂ ਦੇ ਪਿੱਛਲੀ ਕੋਈ ਕੱਚ ਦੀਆਂ ਵੰਗਾਂ ਛਿਣਕਾ ਪ~ ਛਣਕ ਛਿਣਕਾਰ ਪੈਂਦੀਆਂ ਕਰਦੀਆਂ ਹਨ, ਤੇ ਸਰੀਰਾਂ ਵਿੱਚ ਸਰੀਰ ਤੇ ਲਈਆਂ ਚੁੰਨੀਆਂ ਗਲੇ ਵਿੱਚ ਪੈ ਕੇ ਅਤੇ ਵਾਲਾਂ ਦੀ ਵਾਲਾਂ ਦੀਆਂ ਗੁੰਦੀਆਂ ਗੁੱਤਾ ਲਕਮੀਆਂ ਹੁੰਦੀਆਂ ਹਨ, ਇਹਨਾਂ ਦੇ ਮੋਢਿਆਂ ਤੋਂ ਹੇਠਾਂ ਮੋਢਿਆਂ ਤੋਂ ਹੇਠਾਂ ਗੋਲ ਆਕਾਰ ਵਿੱਚ ਡੂੰਘੀਆਂ, ਡੂੰਘੀਆਂ ਪੰਜਾਬ ਪੰਜਾਬ ਦੇ ਮਰਦ ਲੋਕਾਂ ਨਾਚ ਦੀ ਆਪਣੇ ਪਹਿਚਾਣ ਹੈ, ਪੰਜਾਬ ਦੀ ਸੰਸਕਾਰੀ

ਸਰੀਰਿਕ ਤਾ ਤੇ ਅਹ ਧਰਮ ਨਿਰਪੇਖ ਦੇ ਲੋਕਾਂ ਨਾਚ ਰਹੇ ਇਹ ਇਹਨਾਂ ਦੇ ਸੰਪਰਕਾਂ ਦੇ ਇਹਨਾਂ ਵਿੱਚ ਸਮੁੱਚੇ ਪੰਜਾਬੀਆਂ ਦੇ ਜੀਵਨ ਦੇ ਅਨੇਕਾਂ ਅਨੇਕਾਂ ਪ੍ਰਗਟ ਹੁੰਦੇ ਹਨ। ਪੂਰਵ ਇਤਿਹਾਸ, ਇਤਹਾਸਿਕ ਤੇ ਇਤਿਹਾਸਿਕ ਦੌਰਾਨ ਪੰਜਾਬ ਵਿੱਚ ਕਈ ਪ੍ਰਕਾਰ ਦੇ ਉਲ~ ਉਲ ਪਲਟਾਂਗ ਹੋਏ

ਲੋਕਾਂ ਨਾਚ ਦਾ ਵਿਕਰਨ ਕੀ~ ਦਿੱਤਾ ਜਾਂਦਾ ਹੈ। ਭੰਗੜਾ ਪੰਜਾਬੀਆਂ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ, ਇਸ ਵਿੱਚ ਤੜਕੇ ਤੇ ਗੁੱਠੇ ਹੋਏ ਸਰੀਰ ਗੱਠੇ ਹੋਏ ਸਰੀਰ ਦਾ ਪ੍ਰਦਾਨ ਦੇ ਸਮੁੰਦ ਪ੍ਰਕਾਰ ਦੇ ਉੱਪਰਲੇ ਵਿੱਚ ਜ਼ੋਰ ਤੇ ਹੌਸਲੇ ਪੂਰਵ ਨਾਚ ਮੁਦਰਾ ਹ~ ਰਾਹੀਂ ਕੀਤਾ ਜਾਂਦਾ ਹੈ। ਇਸ ਵਿੱਚ ਆਦਮੀ ਨਾਚ ਵਾਲੀ ਰੰਗਤ ਹੋਈ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ, ਸੱਭਿਆਚਾਰਕ ਤੇ ਇਤਿਹਾਸਿਕ ਕਾਲ ਕ੍ਰਮ ਅਮ ਵਿੱਚ ਇਸ ਨੇ ਆਪਣਾ ਪੂਰਾ ਨਿਖਾਰਿਆ ਤੇ ਖੇਤੀ ਯੋਗ ਤੱਕ ਇਹ ਲੋਕ ਨਾਚ ਪੂਰਨ ਭਾਂਤ ਪ੍ਰਚ~ ਪ੍ਰਚਲਿਤ ਹੋਇਆ ਗਿਆ, ਇਸ ਤਰ੍ਹਾਂ ਭੰਗੜਾ ਕਬਾਲੀ ਕਬਾਇਲੀ ਦਾ ਯੋਗ ਨਾਚ ਤੇ ਨਾਚ ਦੇ ਵਧੇਰੀ ਤਰ੍ਹਾਂ ਪ੍ਰਧਾ~ ਧਾਰਨ ਸਦਕਾ ਇਸ ਲੋਕ ਨਾਚ ਦਾ ਨਾਂ ਸਫ਼ਲ ਨਾਚ ਜਾਂ ਵਿਸ਼ੇ~ ਵਿਸਾਖੀ ਨਾਚ ਵੀ ਪੈ ਗਿਆ ਹੈ। ਜਿੱਥੇ ਤੱਕ ਇਸ ਲੋਕ-ਨਾਚ ਦਾ ਖੇਤਰ ਦਾ ਸੰਬੰਧ ਹੈ, ਇਸ ਇਹ ਨਾ~ ਨਾਚ ਪੱਛਮੀ ਪੰਜਾਬ ਦੇ ਗੁਜਰਵਾਲਾ, ਸਗਰੋਧਾ, ਗੁਜਰਾਤ ਤੇ ਵਸੇਰੇ ਕਰੇ, ਸਿਆਲਕੋਟ ਜ਼ਿਲ੍ਹਾ ਦੇ ਸਾਰੇ ਭਾਗ ਪੂਰਬ ਆਦਿ ਵਿੱਚ ਅਤੇ ਪੂਰੀ ਪੰਜਾਬ ਦੇ ਗੁਰ~ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਾ ਦੇ ਸਾਰੇ ਭਾਗਾਂ ਵਿੱਚ ਪ੍ਰਚਲਿਤ ਕੀਤਾ ਜਾਂਦਾ ਸੀ, ਇਸ ਦੇਸ ਦੀ ਵੰਡ ਕਲੋਜ਼ ਪੰਜਾਬ ਦੇ ਲੋਕ ਲੋਕ ਤੱਕ ਇਹ ਲੋਕ ਨਾਚ ਪ੍ਰਿਖ~ ਪ੍ਰਾਪਤ ਕੀਤਾ ਜੋ ਚੁੱਕ~ ਅਤੇ ਰਾਸ਼ਟਰ ਦੇ

ਲੋਕ ਸਾਜ, ਢੋਲ ਤੇ ਤਸਲੇ ਤਾਲ, ਤੇ ਨੱਚੇ ਜਾਂਦੇ ਹਨ, ਢੋਲ ਪੰਜਾਬੀਆਂ ਦੇ ਵਹਿਰੀ ਤੇ ਅੰਦਰੂਨੀ ਮਨ ਵੇਗ ਪ੍ਰਤੀ ਦਾ ਵੀ ਹੈ ਇਸ ਤਾਲ ਇਸ ਤਾਲ ਦਾ ਮੈਂ ਦੁਬਾਰੇ ਦੱਸਣ ਲੱਗਿਆ ਮੇਰਾ ਨਾਮ ਅਜੈ ਵੀਰ ਸਿੰਘ ਹੈ ਹੁਣੀ ਮੈਂ park 'ਚ ਬੈਠਿਆ ਸੀ, ਮੇਰੇ ਯਾਰ ਦੋਸਤ ਦਾ phone ਆਇਆ ਬਾਹਰ ਤੋਂ ਡਬਈ ਤੋਂ।

ਹੁਣ ਮੇਰੇ ਨਾਲ ਬੈਠਿਆ ਉਹਨੂੰ ਮੈਂ ਸਮਝਾਇਆ ਵੀ ਹਾਂ ਤੂੰ ਵਧੀਆ ਕਰ ਰਿਹਾਂ ਨਾ ਆਪਣੀ life ਹੁਣ ਮੇਰਾ ਯਾਰ ਦੋਸਤ ਹੈ ਇੱਕ ਯੂਪੀ ਦਾ ਉਹਨੂੰ ਉਹਦਾ ਹੁਣ ਵਿਆਹ ਹੈਗਾ, ਪੰਜਵੇਂ ਮਹੀਨੇ 'ਚ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

airport ਰੋ~ road ਲੱਗ ਗਏ, ਉੱਥੇ ਦਾ rent ਹੀ ਸਿਰਫ਼ ਇੱਕ ਲੱਖ ਰੁਪਇਆ ਹੈ ਉਹ ਸਾਡੇ ਪਿੰਡ ਵਾਲਿਆਂ ਨੂੰ ਉੱਥੇ ਮਿਲ ਗਏ ਜਿੰਨੇ ਵੀ show-room ਹੈ ਅੱਧ ਤੋਂ ਜ਼ਿਆਦਾ ਸਾਡੇ ਪਿੰਡ ਦਾ ਪਿੰਡ ਵਾਲਿਆਂ ਦੇ ਇਸ ਕਰਕੇ ਸਾਡੇ ਪਿੰਡ 'ਚ ਇੱਧਰ ਹੀ ਜ਼ਿਆਦਾ ਪੈਸਾ ਆ ਗਿਆ ਬਹੁਤ ਜ਼ਿਆਦਾ ਪੈਸਾ ਆ ਗਿਆ, ਸਾਰੇ enjoy ਕਰਦੇ ਲੇਕਿੰਨ ਕੋਈ ਕਿਸੇ ਨਾਲ ਮਤਲਬ ਨੀ ਰੱਖਦਾ ਇੱਥੇ ਪਹਿਲਾਂ ਯਾਰੀ ਦੋਸਤੀ 'ਚ ਏਦਾਂ ਹੀ ਜ਼ਮੀਨ ਦੇ ਦਿੰਦੇ ਸੀ ਆਪਣੀ ਭਾਅ ਵਧਾ ਦਿੱਤੇ ਹਨਾ ਹੁਣ ਨੀ ਏਦਾਂ ਹੁੰਦਾ ਹੁਣ ਤਾਂ

ਮੇਰਾ ਯਾਰ ਦੋਸਤ ਹੈ ਇੱਕ ਮਟਕਾ ਮੇਰੇ ਨਾਲ ਰਹਿੰਦਾ, ਉਹਦਾ ਡੈਡੀ ਇੱਥੇ ਦਿਹਾੜੀ ਕਰਦਾ bike ਨੀ ਹੁੰਦੀ bike ਚਲਾਉਂਦਾ ਪਿੱਛੇ ਜਿਹਦੇ ਰੇਹੜੀ ਹੁੰਦੀ, ਉਹ ਚਲਾਉਂਦਾ ਉਹ ਦੇਖ ਲਓ ਉਹ ਵੀ ਬਹੁਤ ਵਧੀਆ ਲੇਕਿੰਨ ਉਹ ਆਪਣੇ ਘਰਦਿਆਂ ਦੀ ਮਜ਼ਬੂਰੀ ਸਮਝਿਆ ਪੜ੍ਹਿਆ ਲਿਖਿਆ ਸਾਡੀ class ਦਾ monitor ਹੁੰਦਾ ਸੀ, ਤਾਂ ਕਰਕੇ ਬਹੁਤ ਵਧੀਆ ਲੱਗਦਾ ਹਨਾ ਮੈਂ ਉਹਨੂੰ ਕਿਹਾ ਵੀ ਹਾਂ ਆਪਣੇ ਇੱਥੇ ਤੂੰ ਇੱਥੇ ਕੁਛ ਕਰ ਸਾਡੇ ਉਰੇ ਸਿਲੈਂਡਰਾਂ ਵਾਲਾ ਦੇਖ ਲਓ ਉਹਦੀ ਦੁਕਾਨ ਹੈ ਅਸੀਂ ਸ਼ਰਮ ਕਰਦੇ ਕਿ ਦੁਕਾਨ ਸਾਡੀ ਆਪਣੀ ਖੁੱਦ ਦੀ ਹੈ, ਬਾਹਰਲੇ ਲੋਕ ਇੱਥੇ ਆ ਕੇ ਕਾਮਯਾਬ ਹੋ ਗਏ ਪੰਜਾਬ 'ਚ ਤਾਂ ਕਰਕੇ ਪੰਜਾਬ ਦੇ ਲੋਕ ਕਹਿੰਦੇ ਵੀ ਜਿੱਦਾਂ ਹਿਮਾਚਲ 'ਚ ਹੈ ਪੰਜਾਬ ਦਾ ਹਿਮਾਚਲ ਦਾ ਬੰਦਾ ਹਿਮਾਚਲ 'ਚ ਹੀ ਲੈ ਸਕਦਾ ਇੱਥੇ ਵੀ ਏਦਾਂ ਹੋਣਾ ਚਾਹੀਦਾ, ਪੰਜਾਬ ਦਾ ਬੰਦਾ ਪੰਜਾਬ 'ਚ ਹੀ ਰਹਿਣਾ ਚਾਹੀਦਾ ਜ਼ਮੀਨ ਪੰਜਾਬੀ ਹੀ ਲੈਣਾ ਚਾਹੀਦਾ ਏਦਾਂ ਨੀ ਬਿਹਾਰ ਯੂਪੀ ਦਾ ਆ ਕੇ ਇੱਥੇ ਜ਼ਮੀਨ ਲੈ ਤਾਂ ਕਰਕੇ ਨੀ ਇੱਥੇ ਵਧੀਆ ਲੱਗਦਾ ਹਿਮਾਚਲ 'ਚ ਦੇਖ ਲਓ ਤੁਸੀਂ ਹਿਮਾਚਲ ਹੀ ਲੈ ਸਕਦਾ ਹਿਮਾਚਲੀ ਉੱਥੇ ਨੀ ਆਪਾਂ ਲੈ ਸਕਦਾ ਆਪਾਂ ਪੰਜਾਬੀ ਉੱਥੇ ਜਾ ਕੇ ਰਹਿ ਨੀ ਸਕਦੇ ਰਹਿ ਸਕਦੇ ਹੈ ਲੇਕਿੰਨ ਆਪਣੇ ਨਾਂ ਜ਼ਮੀਨ ਨੀ ਹੋਣੀ ਜਾਂ ਉਹਨਾਂ ਦੀ ਕੁੜੀ ਨਾਲ ਵਿਆਹ ਵੀ ਕਰਵਾ ਲਈਏ ਜਾਂ ਕੁਛ ਵੀ ਕਰਵਾ ਲਈਏ ਤਾਂ ਕਰਕੇ ਵੀ ਨੀ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 ਇੱਥੇ ਰਹਿਣਗੇ ਸਾਰੇ ਪਿੰਡਾਂ ਵਾਲਾ ਮਾਹੌਲ ਹੁੰਦਾ ਸੀ ਹੁਣ ਇੱਥੇ sector ਬਣ ਗਿਆ, ਕੋਠੀ ਵਾਲੇ ਆ ਗਏ ਬਾਹਰ ਇੱਥੇ ਕਿਰਾਏਦਾਰ ਬਹੁਤ ਆ ਗਏ, ਬਹੁਤ ਜ਼ਿਆਦਾ ਕਿਰਾਏਦਾਰ ਹੈ ਸਾਡੇ ਪਿੰਡ 'ਚ।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

ਉਹ ਘਰੇ ਛੱਡ ਕੇ ਆਇਆ ਉਹਨੇ ਹੁਣ ਆਪਣੀ ਭੈਣ ਨੂੰ ਦੇਣ ਜਾਣਾ ਹੈ। ਕੁੱਤੇ ਦਾ ਨਾਮ ਉਹਨੇ ਕੋਕੋ ਰੱਖਿਆ ਹੈ ਕੋਕੋ ਨਾਮ ਰੱਖਿਆ ਹੈ ਬਹੁਤ ਜ਼ਿਆਦਾ sweet ਲੱਗਾ ਛੋਟਾ ਜਿਹਾ ਹਨਾ ਉਹਦੀ ਹੁਣੀ ਨਵੀਂ ਨਵੀਂ ਅੱਖਾਂ ਖੁੱਲੀਆਂ

ਕਿਸੇ ਚੀਜ਼ ਤੋਂ ਜਵਾਬ ਨੀ ਉਹਨੂੰ tenth 'ਚ class 'ਚ ਹੀ KTM ਸਕੋਰਪੀਓ ਆਉਂਦੀ ਵੀ ਨੀ ਸੀ ਉਹਨੂੰ, ਮੈਂ ਸਿਖਾਈ ਆ ਉਹਨੂੰ ਸਿਖਾਉਣੀ, ਦਸਵੀਂ 'ਚ ਹੀ ਲੈ ਕੇ ਦੇ ਦਿੱਤੀ ਦੇਖ ਲਓ, ਸਕੋਰਪੀਓ ਔਰ KTM ਉਹਨੂੰ ਇਸ ਕਰਕੇ ਉਹ ਹੁਣ ਵਿਗੜ ਗਿਆ, ਕਲੱਬਾਂ 'ਚ ਜਾਣ ਲੱਗ ਗਿਆ ਹਨਾ ਉੱਥੇ ਰਾਤ ਨੂੰ night ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ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 ਉਹਦਾ ਵੀ ਭਾਈ ਬਾਹਰ ਲੰਘ ਗਿਆ ਕੈਨੇਡਾ ਹਨਾ ਉਹਨਾਂ ਕੋਲ ਵੀ ਬਹੁਤ ਪੈਸਾ, ਬਹੁਤ time ਤੋਂ ਪਹਿਲਾਂ ਹੀ ਹਾਰਲੇ ਸੀ ਉਹਨਾਂ ਕੋਲ ਦੋ ਹਜ਼ਾਰ ਛੇ ਛੂ ਦਾ ਇਸ ਕਰਕੇ ਉਹਨਾਂ ਕੋਲ ਬਹੁਤ time ਦਾ ਪੈਸਾ ਪਰ ਅੱਜ ਵੀ ਹੈਗਾ, ਹੁਣ ਵੀ ਉਹ enjoy ਹੀ ਕਰਦੇ ਹੈ ਦੇਖ ਲਓ, ਉਹਨਾਂ ਦੇ ਦਾਦੇ ਪੜ੍ਹਦਾਦਿਆਂ ਨੇ struggle ਕੀਤਾ ਉਹ ਬਸ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 ਇੱਥੇ ਪੰਤਾਲੀ sector ਚੰਡੀਗੜ੍ਹ ਵਿੱਚ ਬੁੜੈਲ ਹੈ ਉੱਥੇ ਚੰਡੀਗੜ੍ਹ ਤਰਤਾਲੀ ਚੰਡੀਗੜ੍ਹ ਬਹੁ ਵਧੀਆ ਹੈ ਘੁੰਮਣੇ ਨੂੰ ਹਨਾ, ਸਾਡੇ ਤਾਂ ਬਿਲਕੁਲ ਲਾਗੇ ਹੀ ਪੈਂਦਾ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

ਉਦੋਂ ਆਪਾਂ red red light ਵੀ cross ਕਰੋਗੇ ਤਾਂ automatic ਹੀ ਆਪਾਂ ਨੂੰ fine ਆ ਜਾਊਗਾ ਐਨ ਡੁਬਈ ਨੂੰ ਵੀ ਬਾਹਰ ਨਾ ਚੰਡੀਗੜ੍ਹ ਨੂੰ ਵੀ ਬਾਹਰਲੇ ਮੁਲਕ ਵਰਗਾ ਕਰ ਰਹੇ ਨੇ।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 ਅੱਸੀ ਜਾਂ hundred ਹੋਣੀ ਚਾਹੀਦੀ ਸੀ, ਇਹਨਾਂ ਨੇ ਬਹੁਤ ਘੱਟ ਰੱਖੀ ਹੈ ਇਸ ਕਰਕੇ ਉੱਥੇ ਜ਼ਿਆਦਾ slow ਗੱਡੀ ਚਲਾਉਣੀ ਪੈਂਦੀ ਤਾਂ ਕਰਕੇ ਵਧੀਆ ਵੀ ਨੀ ਲੱਗਦਾ ਹਨਾ ਪਰ ਓਦਾਂ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 ਹੋਰ ਕੁਛ ਨੀ speed limit ਥੋੜ੍ਹੀ ਜਿਹੀ ਜ਼ਿਆਦਾ ਕਰਦੇ ਬਾਕੀ ਕੈਮਰੇ ਲੱਗੇ ਰਹਿਣ ਬਾਕੀ same ਪੰਜਾਬ 'ਚ ਏਦਾਂ ਦਾ ਹੀ ਕਰ ਦੇਣ, ਬਾਕੀ ਇੱਥੇ road ਥੋੜ੍ਹੇ ਛੋਟੇ ਨੇ, ਬਾਹਰ ਜ਼ਿਆਦਾ ਵੱਡੇ ਨੇ ਉੱਥੇ ਆਪਾਂ ਭਜਾ ਸਕਦੇ ਗੱਡੀ full ਤੇਜ਼ ਚਲਾ ਸਕਦੇ ਇੱਥੇ area 'ਚ ਆਪਾਂ hundred ਟੱਪੋ ਏਦਾਂ ਲੱਗਦਾ ਵੀ ਹਾਂ ਗੱਡੀ ਦੋ ਸੌ ਤੇ ਚੱਲੀ, ਇੱਥੇ ਚਾਰ ਚਾਰ ਵੀ ਬੰਦੇ ਬੈਠ ਜਾਂਦੇ ਨੇ bike ਤੇ ਉੱਥੇ ਦੋ ਹੀ ਬੈਠ ਸਕਦੇ ਨੇ ਬਿਨਾਂ ਹੈਲਮਟ ਤੋਂ ਆਪਾਂ ਬਾਹਰ ਨੀ ਜਾ ਸਕਦੇ ਹਨਾ ਵੈਸੇ ਬਾਹਰ ਗੱਡੀਆਂ bike ਬਹੁਤ ਘੱਟ ਨੇ ਬਹੁਤ ਜ਼ਿਆਦਾ ਘੱਟ ਨੇ, ਬਾਹਰ ਗੱਡੀਆਂ ਬਹੁੁਤ ਜ਼ਿਆਦਾ ਨੇ bike ਇੰਨੇ ਬੰਦੇ ਰੱਖਦੇ ਨੀ ਹੈੈਗੇ ਬਾਹਰ ਜ਼ਿਆਦਾ ਗੱਡੀਆਂ ਵਧੀਆ ਲੱਗਦੀਆਂ ਨੇ, ਸ਼ਸ਼ਤੀਆਂ ਵੀ ਹੈਗੀਆਂ, ਇਸ ਕਰਕੇ ਸਾਰੇ ਜ਼ਿਆਦਾ ਬਾਹਰ ਗੱਡੀਆਂ ਹੀ ਰੱਖਦੇ ਨੇ ਸਹੀ ਹੈ ਚੱਲੋ, ਬਾਕੀ ਤੁਹਾਨੂੰ ਮਿਲਕੇ ਸਾਰਾ ਕੁਛ ਦੱਸ ਕੇ ਬਹੁਤ ਵਧੀਆ ਲੱਗਾ ਹਨਾ ਮੈਨੂੰ ਪੈਸੇ ਦੀ ਸੀ ਮੈਨੂੰ ਹੁਣ ਮੇਰਾ time ਪੂਰਾ ਹੋ ਗਿਆ ਇਸ ਕਰਕੇ sorry ਬਾਕੀ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ ਜੋ ਵੀ ਹੈਗਾ ਮੇਰੇ ਬਾਰੇ ਬਾਕੀ ਮੈਂ ਅੱਧ ਤੋਂ ਜ਼ਿਆਦਾ ਤੁਹਾਨੂੰ ਆਪਣੇ ਬਾਰੇ ਸਾਰਾ ਕੁਛ ਦੱਸ ਦਿੱ~ ਦਿੱਤਾ, ਜਿੰਨਾ ਵੀ ਮੇਰੀ life 'ਚ ਹੋਇਆ ਜਾਂ ਹੋ ਰਿਹਾ ਹੈ। Okay bye, love you ਸਾਰਿਆਂ ਨੂੰ। Hello

ਹਾਂਜੀ ਵਧੀਆ ਤੇ ਮੈਂ ਵੀ ਠੀਕ ਹਾਂ ਵਧੀਆ, ਤੁਸੀਂ ਦੱਸੋ ਕਿੱਦਾਂ ਠੀਕ ਹੋ?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 ਬਸ ਉਹੀ ਆ ਬਸ ਉਹੀ ਨਾਇਡੂ ਦਾ topic ਜਿਹਾ ਆਇਆ ਸੀ ਉਹ ਪੜ੍ਹਦੇ ਪਏ ਸੀਗੇ

ਮੈਂ ਕਿਹਾ ਚਲੋ ਉਹਨਾਂ ਬਾਰੇ ਥੋੜ੍ਹਾ ਜਿਹਾ ਦੇਖ ਲਈਏ ਵੀ ਕੀ ਕੀ ਉਹਨਾਂ ਨੇ ਯੋਗਦਾਨ ਕੀਤਾ ਹੈ, ਤੇ ਉਹਦੇ ਬਾਰੇ ਆਪਾਂ ਪੜ੍ਹਦੇ ਪਏ ਸੀ ਤੇ ਮ~ ਉਹ ਕਹਿੰਦੇ ਭਾਰਤ ਦੀ ਜਿਹੜੀ ਆਵਾਜ਼ ਕੋਕਿਲਾ ਦੇ ਰੂਪ 'ਚ ਜਾਣੇ ਜਾਂਦੇ ਹੈ

ਉਹਨਾਂ ਦਾ ਜਿੱਦਾਂ ਕਿ ਘਰ ਦੇ ਆਜ਼ਾਦੀ ਦੇ ਵਿੱਚ ਕਾਫ਼ੀ ਵੱਡਾ ਯੋਗਦਾਨ ਰਿਹਾ, ਮਤਲਬ ਜਿੱਦਾਂ ਹਾਂ ਨੇਤਾ ਤੇ ਕਵੀ ਵੀ ਰਹੇ ਹੈ। ਹਾਂਜੀ ਹਾਂਜੀ ਜਿੱਦਾਂ ਕਿ ਉਹ ਔਰਤਾਂ ਦੀ ਮੁਕਤੀ, ਸਮਾਜ ਵਿਰੋਧੀ ਵਿਚਾਰਾਂ ਦੀ ਪੇਸ਼ਕਾਰੀ, ਤੇ ਬਸਤੀ ਰਾਜ ਦੇ ਵਿੱਚ ਵੀ ਮਤਲਬ ਉਹਨਾਂ ਨੇ ਕਾਫ਼ੀ ਜ਼ਿਆਦਾ ਯੋਗਦਾਨ ਪਾਇਆ ਹੈ,

ਤੇ ਉਹ ਜੋ ਕਿ ਕਹਿ ਸਕਦੇ ਹਾਂ ਕਿ ਉਹਨਾਂ ਨੇ ਰਾਜਸਥਾਨ ਗਵਰਨਰ ਅਹ ਵੀ ਬਣੇ ਆ ਉਹ,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

ਤੇ ਇੰਗਲੈਂਡ ਵਿੱਚ ਬਿਤਾਏ ਸਮੇਂ ਤੋਂ ਬਾਅਦ, ਭਾਰਤ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਭਾਰਤੀ ਰਾਸ਼ਟਰੀ ਕੇਂਦਰ ਦੇ ਅੰਦੋਲਨ ਦੇ ਵਿੱਚ ਵੀ ਤਿਆਰ ਹੋਏ ਸੀ, ਹਾਂਜੀ ਹਾਂਜੀ। ਤੇ ਉਹਨਾਂ ਨੇ ਗ੍ਰਹਿਵਾਦੀ ਵਜੋਂ ਵੀ ਮਤਲਬ ਕੰਮ ਕੀਤਾ, ਤੇ ਬ੍ਰਿਟਿਸ਼ ਸ਼ਾਸਨ ਤੋਂ ਵੀ ਉਹਨਾਂ ਨੇ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਲਈ ਇੰਡੀਅਨ national ਕਾਂਗਰਸ ਤੋਂ ਵੀ ਅੰਦੋਲਨ ਵੱਲ ਖਿੱਚੀ ਗਈ ਸੀ,

ਤੇ ਉਸ ਤੋਂ ਬਾਅਦ ਦੇ ਇਹਨਾਂ ਦੇ ਜੋ ਮਤਲਬ ਕਿ ਕਾਰਜਕਾਲ ਦੀ ਜੇ ਗੱਲ ਕਰੀਏ ਜਾਂ ਜਿੱਦਾਂ ਇਹਨਾਂ ਨੇ ਮਹਾਤਮਾ ਗਾਂਧੀ ਦੇ ਸਵਰਾਜ ਦੇ ਵਿੱਚਕਾਰ ਦੀ ਵੀ ਵਿਚਾਰ ਦੇ ਵੀ ਪੈਰੋਕਾਰ ਬਣੇ ਰਹੇ ਆ, ਹਮ ਤੇ ਉੱਨੀ ਸੌ ਪੱਚੀ ਵਿੱਚ ਇੰਡੀਅਨ national ਕਾਂਗਰਸ ਦੀ ਜਿਹੜੀ ਪ੍ਰਧਾਨ ਨੀਤੀ ਵੀ ਕੀਤੀ ਗਈ ਸੀਗੀ, ਤੇ ਉਸ ਤੋਂ ਬਾਅਦ ਜਿੱਦਾਂ ਕਿ ਉੱਨੀ ਸੌ ਸੰਤਾਲੀ ਤੋਂ ਲੈ ਕੇ ਉੱਨੀ ਸੌ ਉਣੰਜਾ ਤੱਕ ਸੰਯੁਕਤ ਪ੍ਰਾਪਤ ਪ੍ਰਾਂਤ ਦੀ ਵੀ, ਅਹ ਪ੍ਰਾਂਤ ਦੀ ਵੀ ਪਹਿਲੀ ਗਵਰਨਰ ਬਣੀ ਹੈਗੀ,

ਹਾਂਜੀ, ਕਹਿੰਦੇ ਕਿ ਜਿਹੜੇ ਬੱਚਾ ਬੱਚਿਆਂ ਦੀ ਕਵਿਤਾ ਤੇ ਦੇਸ ਭਗਤੀ romance ਅਹ ਸਾਹਿਤ ਗੰਭੀਰ ਵਿਸ਼ੇ ਉੱਪਰ ਨਾਇਡੂ ਫਿਰ ਕਵਿਤਾ ਵੀ ਲਿਖਦੇ ਹੁੰਦੇ ਸੀ ਆਪਣੇ ਹੱਥਾਂ ਨਾਲ।

ਦੇਸ ਹਾਂਜੀ ਬਿਲਕੁਲ ਉੱਨੀ ਸੌ ਬਾਰਾਂ ਦੇ ਵਿੱਚ ਉਹਨਾਂ ਨੇ ਪ੍ਰਕਾਸ਼ਿਤ ਹੋਈ ਹੈਦਰਾਬਾਦ ਦੇ ਬਾਜ਼ਾਰਾਂ ਵਿੱਚ ਕਵਿਤਾ ਸਭ ਤੋਂ ਜ਼ਿਆਦਾ ਪ੍ਰਸਿੱਧ ਮੰਨੀ ਗਈ ਸੀ।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

ਹਮ ਤੇ ਸਰੋਜਨੀ ਨਾਇਡੂ ਦਾ ਜੋ ਜਨਮ ਹੈ ਤੇਰਾਂ ਫਰਵਰੀ ਅਠਾਰਾਂ ਸੌ ਉਣਾਸੀ ਨੂੰ ਭਾਰਤ ਦੇ ਸ਼ਹਿਰ ਹੈਦਰਾ ਵਿੱਚ ਹੋਇਆ ਸੀ, ਤੇ ਇਹਨਾਂ ਦੇ ਪਿਤਾ ਅਘੋਰਨਾਥ ਚੱਟੋਦਿਆਲੇ ਇੱਕ ਨਾਮੀ ਵਿਦਵਾਨ ਤੇ ਹੈਦਰਾਬਾਦ ਵਿੱਚ ਨਿਜ਼ਾ~ ਅਹ ਨਿਜ਼ਾਮ college ਦੀ principal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

ਹਾਂਜੀ ਹਾਂਜੀ ਵਿ~ ਵਿਗਿਆਨ ਦੇ ਅਹ ਡਾਕ~ doctorate ਤੋਂ ਬਾਅਦ ਕਹਿੰਦੇ ਉਹ ਹੈਦਰਾਬਾਦ ਦੇ ਇੱਕ ਵਿੱਚ settle ਹੋ ਗਏ ਸੀ, ਜਿੱਥੇ ਉਹਨਾਂ ਨੇ ਹੈਦਰਾਬਾਦ college ਦਾ ਪ੍ਰਬੰਧ ਕੀਤਾ ਜੋ ਕਿ ਬਾਅਦ ਵਿੱਚ ਹੈਦਰਾਬਾਦ ਦਾ ਨਿਜ਼ਾਮ

ਹਾਂਜੀ ਵਿਖੇ ਸੀਗਾ ਉਹ ਅੱਠ ਭੈਣ ਭਰਾ ਸੀ ਜੋ ਸਭ ਤੋਂ ਵੱਡੀ ਸੀਗੀ ਉਸਦਾ ਇੱਕ ਭਰਾ ਵਰਿੰਦਰਨਾਥ ਕ੍ਰਾਂਤੀਕਾਰੀ ਸੀ ਅਤੇ ਇੱਕ ਹੋਰ ਭਰਾ ਹ~ ਹਰਿੰਦਰਨਾਥ ਕਵੀ, ਨਾਟਕ ਕਾਰ ਤੇ acting ਸੀਗੇ। ਬਚਪਨ ਤੋਂ ਹੀ ਮਤਲਬ ਤੇਜ਼ ਬੁੱਧੀ ਹੋਣ ਦੇ ਕਾਰਨ ਬਾਰਾਂ ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਥੋੜ੍ਹੀ ਉਮਰ 'ਚ ਹੀ ਬਾਰਵੀਂ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕਰ ਲਈ ਸੀਗੀ